ਮੈਂ ਤੇ ਤੈਨੂੰ ਕਿਹਾ ਬਾਈ ਤੇਰੀ ਦਵਾ ਜਿਹਵੀ ਨਾ ਵਾਲੀ ਨੀ ਹੋਣੀ ਚਾਹੀਦੀ

ਹੈ ਮਤਲਬ ਕੇ ਰੋਲਾ ਪਾ ਪਾ ਕੇ ਨਾ ਕਰ ਤੂੰ ਅੰਦਰ ਬਹਿ ਕੇ

ਹਾਂਜੀ ਹਾਂਜੀ

ਇਨੀ ਇਨੀ ਜੋਰ ਦੀ ਕਰਕੇ ਦਵਾ ਬਾਅਦ ਵਿਚ ਗਾਲਾਂਕੱਢਣੀਆਂ

ਲੋਕਾਂ ਦੀਆਂ ਕੁੜੀਆਂ ਨਾਲ ਲੜੀਆਂ ਉਹ ਫਾਇਦਾ ਹੈਨੀ ਉਹ ਤੇ ਹੈਨੀ ਫਾਇਆ ਸਹੀ ਗੱਲ ਆ ਜੇ ਹਾਡੇ ਦਿਲ ਵਿਚ ਹੀ ਖੋਟ ਆ ਤੇ ਦੁਆ ਕਰਨ ਦਾ ਬਈ ਦੁਆ ਕਰਨ ਦਾ ਫੇਰ ਫਾਇਦਾ ਪਵਿੱਤਰਤਾ ਦੇ ਵਿਚ ਰਵੋ

ਕਰੋ ਕਿਹੇ ਨੂੰ ਗਾਲ ਨਾ ਕੱਢੋ ਕਿਹੇ ਦਾ ਬੁਰਾ ਨਾ ਸੋਚੋ

ਹਰ ਵੇਲੇ ਭਲਾਈ ਕਰੋ ਕਿਹੇ ਦੇ ਵਾਸਤੇ prayer ਕਰੋ ਜਾਂ ਸਾਨੂੰ ਸਤਾਉਣਾ ਉਸ ਵਾਸਤੇ prayer ਕਰੋ

ਆਪਣਾ ਫਿਰ ਈ ਹੁੰਦਾ ਜੇ ਕਿਹੇ ਦਾ ਮੰਗੋ

ਬਸ ਬਸ ਕਿਹੇ ਦਾ ਬੁਰਾ ਸੋਚਾਂਗੇ ਤੇ ਆਪਣਾ ਹੁੰਦਾ ਹਾਂਜੀ ਹਾਂਜੀ ਇਸ ਤਰ੍ਹਾਂ ਆ ਕੇ

ਹਾਂ ਹੋਰ ਸੁਣਾਓ ਤੁਹੀ ਵ ਹਾਂਜੀ ਹਾਂਜੀ ਵਧੀਆ ਠੀਕ ਆ ਤੁਸੀ ਸੁਣਾਓ ਕੀ ਕਰੀ ਜਾਂਦੇ ਕੁਛ ਨਹੀਂ ਮੈਂ ਤੇ ਬਣਾਉਣ ਦਈ ਹਾ ਕੱਚੀ ਲੱਸੀ ਬਣਾਉਣ ਲੱਗੀ ਹਾ ਮੈਂ ਹਾ ਪੀ ਨੇ ਆ ਤੇ ਹੋਰ ਤੇ ਇਨ੍ਹਾਂ ਨੂੰ ਦਿਨੇ ਆ ਸਾਰਿਆਂ ਨੂੰ ਹਾਂਜੀ

ਹਾਂਜੀ ਗਰਮੀ ਬੜੀ ਹੁੰਦੀ ਇਹ ਚਾਹ ਨੀ ਨਾ ਪੀਂਦੇ ਹੈਗੇ ਅਹੀ ਚਾਹ ਘਟ ਹੀ ਮੈਂ ਇਕੱਲੀ ਹੀ ਚਾਹ ਪੀਨੀ ਬਾਕੀ ਕੋਈ ਨੀ ਤਿੰਨਾਂ ਵਿਚੋਂ ਪੀਂਦਾ ਚਾਹ ਚਲੋ ਠੀਕ ਆ ਫਿਰ ਕਰਦੀ ਨਹੀਂ ਤੇ ਕੋਈ ਨੇ ਕਰ ਲੈਣੀ ਆ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਆ ਜਾਓ ਆਪਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਸਾਡੀ class ਅੱਜ ਦੀ class ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ ETT ਕੇਡਰ ਪੇਪਰ first ਉਣਾਹਠ ਚੁਰਾਨਵੇਂ lecture ਮੇਰਾ ਹੈ ਦੂਜਾ ਇਹ ਦੂਜੀ demo class ਹੈ ਆਪਣੀ।

ਖਾਲੀ ਸਫ਼ਾ ਲੈ ਲਿਆ ਹੈ, ਇੱਥੇ ਆਪਾਂ ਗੱਲਾਂ ਬਾਤਾਂ ਕਰਾਂਗੇ ਉਸ ਤੋਂ ਬਾਅਦ ਅਸੀਂ ਪਹਿਲਾਂ ਵਾਰਤਕ ਪੜ੍ਹਾਂਗੇ ਫਿਰ ਸਭਿਆਚਾਰ ਤੇ ਉਸ ਤੋਂ ਬਾਅਦ ਅਸੀਂ ਗੱਲਾਂ ਕਰਾਂਗੇ ਕੁਛ questions ਲਵਾਂਗੇ। ਹਾਂਜੀ class ਯੂ ਟਿਊਬ ਤੇ ਰੋਜ਼ ਲਗਾਵਾਂਗੇ ਇੱਥੇ ਬੱਚੇ only demo ਹੈ, ਤੁਸੀਂ ਵੇਖੋ ਉਸ ਤੋਂ ਬਾਅਦ ਜਿਹੜੀ MCQ ਦੀ ਹੈ class ਉਹ ਲਗਾਤਾਰ ਚੱਲੇਗੀ। ਜਿਹੜੀ ਕਿ ਸਵੇਰੇ ਸਾਢੇ ਦਸ ਵਜੇ ਹੁੰਦੀ ਆ, ਸਾਢੇ ਦਸ ਤੋਂ ਸਵਾ ਗਿਆਰਾਂ ਵਜੇ ਤੱਕ MCQ ਦੀ class ਚੱਲੇਗੀ, ਉਹਦੇ ਵਿੱਚ ਮਾਸਟਰ ਕੇਡਰ ETT ਕੇਡਰ PSTET ਸਾਰਾ ਕੁਛ ਹੀ ਆਪਾਂ ਨਾਲ ਲੈ ਕੇ ਚੱਲਦੇ ਹਾਂ। ਤੇ ਜਿਹੜੀ ਅਹ ਇਸ ਚੀਜ਼ ਦੀ ਜਿਹੜੀ ਅਹ ਜਿਵੇਂ ਹੁਣ demo class ਚੱਲ ਰਹੀ ਹੈ ਇਹਦਾ ਜਿਹੜਾ explain ਹੈ ਸਾਰਾ ਜਿੰਨਾ ਵੀ Syllabus ਹੈ ਇਹ ਸਾਰਾ ਦੋਸਤੋ ਸ਼ਾਮ ਨੂੰ ਸਵਾ ਚਾਰ ਤੋਂ ਛੇ ਵਜੇ ਤੱਕ class ਲੱਗੇਗੀ, ਉਹ paid course ਹੈ ਉੱਥੇ ਤੁਹਨੂੰ ਮਿਲੂਗੀ thank you ਜੀ ਧੰਨਵਾਦ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਇਹ ਗੱਲ ਜ਼ਰੂਰ ਧਿਆਨ ਚ ਰੱਖੋ ਕਿ ਅੱਜ ਦੀ ਜਿਹੜੀ class ਹੈ ਨਾ ਆਪਣੀ last class ਹੈ demo ਦੀ ਕਿਉਂਕਿ ਅਹ demo ਤਾਂ ਵੈਸੇ ਦਸ ਮਿੰਟ ਚ ਹੀ ਪਤਾ ਲੱਗ ਜਾਂਦਾ ਬੰਦੇ ਦਾ ਹਨਾ, ਤੇ ਆਪਾਂ ਵਾਰ ਵਾਰ ਚਲੋ demo ਕਹਿ ਦਿੰਦੇ ਹਾਂ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਦੋ ਚਾਰ ਗੱਲਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਬੰਦੇ ਦੇ ਪੇਟ ਪੱਲੇ ਕੁਛ ਹੈਗਾ ਕਿ ਨਹੀਂ ਹੈਗਾ, ਤੇ ਆ ਜਾਓ ਫਿਰ ਆਪਾਂ ਗੱਲਾਂ ਕਰਦੇ ਹਾਂ ਜੀ ਅੱਜ ਵਾਰਤਕ ਦੀਆਂ ਤੁਹਾਡੀ ਜਿਹੜੀ ਪ੍ਰਜੋਰ ਮੰਗ ਤੇ ਵਾਰਤਕ ਦੀ ਵਾ ਵਾਰਤਕ ਦੀ ਅਸੀਂ ਗੱਲ ਕਰਦੇ ਹਾਂ ਆ ਜਾਓ ਮੈਂ ਸ਼ੁਰੂ ਕਰਨ ਲੱਗਾ ਜੀ ਅੱਜ ਦੀਆਂ ਗੱਲਾਂ ਬਾਤਾਂ note ਕਰ ਲਇਓ ਪੈਨ ਕਾਪੀ ਆਪਦਾ ਜ਼ਰੂਰ ਕੋਲ ਰੱਖਿਆ ਕਰੋ, ਲਓ ਜੀ ਵਾਰਤਕ ਭਾਗ। ਪਹਿਲੀ ਤਾਂ ਗੱਲ ਹੈ ਜੀ ਵਾਰਤਕ ਕਿੱਥੇ ਹੈ ਸਾਡਾ ਦਰ ਆ ਅਹ ਦਰਗ ਆਧੁਨਿਕ ਵਾਰਤਕ

ਗੁਰਬਖਸ ਸਿੰਘ, ਗੁਰਬਖਸ ਸਿੰਘ ਪ੍ਰੀਤਲੜੀ ਸਾਹਬ ਹੈ ਪ੍ਰੀਤਲੜੀ ਦੀ ਹੈ। ਤੇ ਫਿਰ ਸਾਡੇ ਕੋਲ ਹੈਗੇ ਹੈ ਜੀ ਨਰਿੰਦਰ ਕਪੂਰ ਅਹ ਨਰਿੰਦਰ ਸਿੰਘ ਕਪੂਰ

ਐਤਕੀ ਜਿਹੜਾ ਹਰਪਾਲ ਸਿੰਘ ਪੰਨੂ ਨੂੰ ਸ਼ਾਮਿਲ ਕੀਤਾ ਤੇ ਇੱਕ ਨਾਮ ਹੋਰ ਹੈ ਮਾੜਾ ਜਿਹਾ ਯਾਦ ਕਰ ਲਓ ਜੀ ਕਿਹੜਾ ਹਰਪਾਲ ਸਿੰਘ ਪੰਨੂ ਇਹ ਆ ਜੀ ਸਾਡਾ ਵਾਰਤਕ ਭਾਗ। ਤੇ ਇੱਥੋਂ ਮੈਂ ਹੁਣ ਸ਼ੁਰੂ ਕਰਨ ਲੱਗਾਂ ਕਿ ਸਭ ਤੋਂ ਪਹਿਲਾਂ ਵਾਰਤਕ ਬਾਰੇ ਮੁੱਢਲੀ ਜਾਣਕਾਰੀ ਤੁਹਾਨੂੰ ਦੇ ਦੇਵਾਂ ਵਾਰਤਕ ਬਾਰੇ ਮੁੱਢਲੀ ਜਾਣਕਾਰੀ note ਕਰੋ ਵਾਰਤਕ।

ਲਿਖੋ ਵਾਰਤਕ ਦਾ ਮੂਲ ਵਾਰਤਕ ਦਾ ਮੂਲ ਜਿਹੜਾ ਸ਼ਬਦ ਹੈ ਮੂਲ ਸ਼ਬਦ ਮੂਲ ਸ਼ਬਦ ਹੈ ਦੋਸਤੋ ਵਾਰਤਾ ਵਾਰਤਕ ਦਾ

ਸਧਾਰਨ ਭਾਸ਼ਾ ਵਿੱਚ ਸਧਾਰਨ ਭਾਸ਼ਾ ਵਿੱਚ ਸਧਾਰਨ ਭਾਸ਼ਾ ਵਿੱਚ ਬਿਆਨ ਜਾਂ ਵਿਆਖਿਆ। ਸਧਾਰਨ ਭਾਸ਼ਾ ਵਿੱਚ ਬਿਆਨ ਜਾਂ ਵਿਆਖਿਆ ਇਹਦਾ meaning ਲਿਖ ਲਇਓ ਵਾਰਤਕ ਦਾ ਮੂਲ ਸ਼ਬਦ ਹੈ ਵਾਰਤਾ, ਜਿਹਦਾ meaning ਹੈ ਸਧਾਰਨ ਭਾਸ਼ਾ ਵਿੱਚ ਬਿਆਨ ਜਾਂ ਵਿਆਖਿਆ, ਅਸੀਂ ਬਿਲਕੁਲ ਮੁੱਢ ਤੋਂ ਸ਼ੁਰੂ ਕੀਤਾ ਹੈ, ਹਾਂਜੀ ਗਿਆਨੀ ਗੁਰਦਿੱਤ ਸਿੰਘ, ਨਰਿੰਦਰ ਸਿੰਘ ਕਪੂਰ ਬਿਲਕੁਲ ਇਹੀ ਹੈ ਜੀ ਸਰ ਆਹ class PSTET ਵਾਲਿਆਂ ਲਈ ਵੀ ਹੈ ਕੀ ਨਹੀਂ PSTET ਵਾਲਿਆਂ ਲਈ ਨਹੀਂ ਹੈ। ਸਧਾਰਨ ਭਾਸ਼ਾ ਵਿੱਚ ਬਿਆਨ ਜਾਂ ਵਿਆਖਿਆ, ਵਾਰਤਾ ਦਾ ਇਹ ਅਰਥ ਹੋ ਗਿਆ ਇਸਨੂੰ note ਕਰ ਲਓ ਹੁਣ ਜੇ ਸਾਨੂੰ ਪੁੱਛਿਆ ਜਾਵੇ ਮੈਂ ਥੋੜ੍ਹਾ ਜਿਹਾ ਹੌਲੀ ਚੱਲਾਂਗਾ ਸ਼ੁਰੂ ਤੋਂ ਅਗਰ ਇੰਨਾ ਤੁਸੀਂ ਲਿਖ ਲਿਆ ਸਮਝ ਲਿਆ

Thumbs up ਕਰ ਦਓ ਮੈਂ ਅੱਗੇ ਚੱਲਾਂ tenth class ਦਾ same ਚੁੱਕਿਆ ਹੈ syllabus ਹਾਂਜੀ ਬਿਲਕੁਲ ਜੀ, ਸਰ ਆਹ class ਹਾਂਜੀ

ਕਿਸੇ ਚੀਜ਼ ਬਾਰੇ ਬਿਆਨ, ਕਿਸੇ ਚੀਜ਼ ਬਾਰੇ ਵਿਆਖਿਆ okay clear ਹੈ ਅੱਗੇ ਆ ਜਾਓ next ਇੱਕ ਚੀਜ਼ ਹੋ ਗਈ ਦੂਜੀ ਹੁਣ ਵਾਰਤਕ ਦਾ ਜਿਹੜਾ ਮੂਲ ਸ਼ਬਦ ਹੈ ਜਾਣੀ ਵਾਰਤਾ ਦਾ ਜਿਹੜਾ ਮੂਲ ਸ਼ਬਦ ਹੈ ਮੂਲ ਧਾਤੂ ਮੈਂ ਲਿਖਾਂਗਾ, ਮੂਲ ਧਾਤੂ ਹੈ ਉਹ ਭਲਾ ਕੀ ਹੈ ਬੱਚੇ ਜਿਹੜਾ ਮੂਲ ਧਾਤੂ ਹੈ ਉਹ ਦੋਸਤੋ ਹੈਗਾ ਬ੍ਰਿਤ। ਬ੍ਰਿਤ ਧਾਤੂ ਹੈ ਬ੍ਰਿਤ ਆਹ ਜਿਹੜਾ ਮੈਂ ਇਹਨੂੰ ਗੋਲੇ ਚ ਰੱਖਤਾ, ਬ੍ਰਿਤ ਧਾਤੂ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਮੈਂ ਇੱਕ ਇੱਕ ਚੀਜ਼ ਤੁਹਾਡੇ ਸਾਹਮਣੇ ਰੱਖਾਂਗਾ ਵਾਰਤਕ ਦਾ ਮੂਲ ਧਾਤੂ ਬ੍ਰਿਤ ਹੈ ਬ੍ਰਿਤ ਤੋਂ ਅੱਗੇ ਵਾਰਤਾ ਬਣਦਾ, ਵਾਰਤਾ ਤੋਂ ਅੱਗੇ ਵਾਰਤਕ ਬਣਦਾ ਬ੍ਰਿਤ ਬ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ।

ਵਾਰਤਕ ਸ਼ਬਦ ਦਾ ਮੂਲ ਧਾਤੂ ਬ੍ਰਿਤ ਹੈ ਬ੍ਰਿਤ ਤੋਂ ਵਾਰਤਾ ਬਣਦਾ ਹੈ, ਵਾਰਤਾ ਤੋਂ ਵਾਰਤਕ ਬਣਦਾ ਹੈ, ਸੰਸਕ੍ਰਿਤ ਭਾਸ਼ਾ ਦਾ ਇਹ ਸ਼ਬਦ ਹੈ। ਹੁਣ ਤੁਹਾਨੂੰ ਇਹ ਸਵਾਲ ਕਿੱਦਾਂ ਆਊਗਾ, ਸਵਾਲ ਪੁੱਛਣਗੇ ਰੀਨੂ ਗੋਇਲ ਜੀ ਕਿ ਵਾਰਤਕ ਦਾ ਮੂਲ ਧਾਤੂ ਕੀ ਹੈ, ਤੁਸੀਂ ਲਾਉਣਾ ਬ੍ਰਿਤ okay ਫਿਰ ਉਹ ਪੁੱਛਣਗੇ ਲਓ ਜੀ ਵਾਰਤਕ ਦਾ ਜਿਹੜਾ ਬ੍ਰਿਤ ਹੈ ਕਿਸ ਭਾਸ਼ਾ ਦਾ ਸ਼ਬਦ ਹੈ, ਤੁਸੀਂ ਅੱਖਾਂ ਬੰਦ ਕਰਕੇ ਸੰਸਕ੍ਰਿਤ ਲਾ ਦੇਣਾ, ਹੁਣ ਅੱਖਾਂ ਖੋਲ ਕੇ ਪੜ੍ਹੋ, ਉੱਥੇ ਤੁਹਾਨੂੰ ਮਜ਼ਾ ਆ ਜਾਊਗਾ ਸਵਾਲ ਸਹੀ ਕਰਨ ਦਾ।

ਜੇ ਇਹ ਵੀ clear ਹੋ ਗਿਆ ਤਾਂ ਅੱਗੇ ਚੱਲਦੇ ਹਾਂਂ ਇੱਕ ਵਾਰ ਹੱਥ ਖੜਾ ਕਰੋ, ਮੈਂ ਬਾਕੀ ਸ਼ਬਦਾਂ ਬਾਰੇ ਵੀ ਦੱਸਦਾਂ ਤੁਹਾਨੂੰ, ਹਾਂਜੀ ਬ੍ਰਿਤ ਧਾਤੂ ਹਾਂਜੀ ਹਾਂਜੀ ਹਾਂਜੀ ਸੰਸ੍ਰਕਿਤ ਭਾਸ਼ਾ ਦਾ, ਬਿਲਕੁਲ ਬਿਲਕੁਲ। ਅੱਗੇ ਆ ਜਾਓ ਇਸਨੂੰ ਅਹ share ਕਰਦੇ ਰਹਿਓ ਜੀ ਦੋਸਤੋ ਐਨ ਤੁਹਾਡੀ ਬਿਰਤੀ ਏਦਾਂ ਜੁੜੇਗੀ ਜਿਵੇਂ ਆਪਾਂ ਬਾਬਾ ਜੀ ਦੀ ਬੰਦਗੀ ਕਰਦੇ ਹਾਂ ਇਹ ਹੈ ਬੰਦਗੀ ਹੈ। ਜਦੋਂ ਤੁਸੀਂ ਆਪਣੀ ਭਾਸ਼ਾ ਨੂੰ ਪੜ੍ਹਦੇ ਹੋ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਹੋ, ਉਹਦੇ literature ਬਾਰੇ ਜਾਣਦੇ ਹੋ ਨਾ, ਤੁਹਾਡੇ ਅੰਦਰ curiosity ਪੈਦਾ ਹੁੰਦੀ ਹੈ, ਜਗਿਆਸਾ ਪੈਦਾ ਹੁੰਦੀ ਹੈ ਰਾਮ ਰਾਮ ਜੀ। ਤੁਹਾਡੇ ਅੰਦਰ ਭਾਵਨਾ ਪੈਦਾ ਹੁੰਦੀ ਹੈ, ਵੀ ਅਸੀਂ ਉਸ ਚੀਜ਼ ਨੂੰ ਪੜ੍ਹੀਏ, ਸੁਣੀਏ, ਸਮਝੀਏੇ ਔਰ ਆਪ ਲਿਖੀਏ, ਅਸੀਂ ਜਿਸ ਅੱਜ ਬਾਬੇ ਨੂੰ ਨਮਸ਼ਕਾਰ ਕਰਨੀ ਉਹਦਾ ਨਾਮ ਪ੍ਰਿੰਸੀਪਲ ਤੇਜਾ ਸਿੰਘ, ਉਹਦੀ ਵਾਰਤਕ ਪੜ੍ਹਾਂਗੇ ਔਰ ਉਹਨੂੰ ਪੋਤੜੇ ਧੋਣ ਵਾਲੀ ਦਾਈ ਕਿਹਾ ਜਾਂਦਾ, ਕਿਉਂ ਕਿਹਾ ਜਾਂਦਾ, ਮੈਂ ਦੱਸਾਂਗਾ ਤੇ ਉਸ ਬਾਬੇ ਨੂੰ ਕਿਉਂ ਨਮਸ਼ਕਾਰ ਕਰਨੀ ਉਹ ਵੀ ਦੱਸਾਂਗਾ, ਉਹਦੀ ਪੰਜਾਬੀ ਵਾਰਤਕ ਨੂੰ ਕੀ ਦੇਣ ਹੈ ਉਹ ਵੀ ਦੱਸਾਂਗਾ, ਸਾਰਾ ਕੁਛ ਆਪਾਂ discuss ਕਰਾਂਗੇ ਅੱਗੇ ਆ ਜਾਓ। ਮੈਂ ਹੁਣ ਦੁਬਾਰਾ ਫਿਰ ਮਾੜਾ ਜਿਹਾ recall ਤੁਹਾਨੂੰ ਕਰਵਾਉਣਾ ਸ਼ਬਦ ਮੈਂ ਲਿਖਿਆ ਵਾਰਤਕ ਵਾਰਤਕ ਦਾ ਮੂਲ ਧਾਤੂ ਹੈਗਾ ਜੀ ਬ੍ਰਿਤ ਬ੍ਰਿਤ ਹੋ ਗਿਆ। ਬ੍ਰਿਤ ਸ਼ਬਦ ਹੈ ਜੀ ਸੰਸਕ੍ਰਿਤ ਦਾ ਸੰਸਕ੍ਰਿਤ ਦਾ, ਇਹਦੇ ਤੋਂ ਸ਼ਬਦ ਬਣਦਾ ਹੈ ਜੀ ਵਾਰਤਾ ਵਾਰਤਾ ਤੋਂ ਅੱਗੇ ਬਣਿਆ ਬੱਚੇ ਵਾਰਤਕ, ਇੰਨੀਆਂ ਚੀਜ਼ਾਂ ਹੋ ਗਈਆਂ clear ਲਓ ਜੀ ਅੱਗੇ ਆ ਜਾਓ।

ਉਹਨਾਂ ਨੇ ਦੋ ਸ਼ਬਦ ਵਰਤੇ ਆ ਗਦ ਤੇ ਪਦ, ਜਿਹੜਾ ਗਦ ਹੈ, ਇਹਦਾ ਮੈਂ ਇੱਥੇ ਲਿਖ ਦਿਨਾ, ਸੰਸਕ੍ਰਿਤ ਵਿੱਚ ਉਹ ਸਾਹਿਤ ਨੂੰ ਦੋ ਰੂਪਾਂ ਚ ਵੰਡਦੇ ਆ ਮੋਟੇ ਤੌਰ ਤੇ। ਇੱਕ ਕਹਿੰਦੇ ਆ ਗਦ ਇੱਕ ਕਹਿੰਦੇ ਆ ਪਦ, ਗਦ ਇੱਧਰ ਮੈਂ ਪਦ ਲਿਖਾਂਗਾ ਤਾਂ ਕਿ ਤੁਹਾਡੇ ਲਈ clear ਹੋਰ ਥੋੜ੍ਹਾ ਜਿਹਾ ਸੌਖਾ ਹੋ ਜਾਏ ਦੇਖੋ ਪਦ ਤੇ ਇੱਧਰ ਆ ਗਿਆ ਗਦ। ਪਦ ਦਾ ਅਰਥ ਹੈ ਜੀ ਕਵਿਤਾ ਤੇ ਗਦ ਦਾ ਅਰਥ ਹੈ ਜੀ ਵਾਰਤਕ ਪਦ ਦਾ ਅਰਥ ਹੈ ਕਵਿਤਾ ਤੇ ਸਾਡੇ ਕੋਲ ਜਿਹੜਾ ਸ਼ਬਦ ਹੈ ਵਾਰਤਕ।

ਤੇ ਮੈਂ ਤੁਹਾਨੂੰ ਦੱਸਦਾਂ ਸਵਾਲ ਜਿੰਨਾ ਮਰਜ਼ੀ ਕੋਈ ਔਖਾ ਬਣਾ ਕੇ ਟੇਢਾ ਮੇਢਾ ਬਣਾ ਕੇ ਪਾ ਦੇ, ਗੱਲ ਤਾਂ ਉੱਥੇ ਬਣਦੀ ਹੈ ਜਦੋਂ ਕੋਈ define ਕਰਕੇ ਦਿਖਾਉਂਦਾ, ਜਦੋਂ ਉਹਨੂੰ ਖੋਲ ਕੇ ਦਿਖਾਉਂਦਾ ਹਨਾ, ਆਹ ਚੀਜ਼ ਹੈ ਚਲੋ ਤੁਹਾਨੂੰ clear ਹੈ ਤਾਂ ਮੈਨੂੰ ਖ਼ੁਸ਼ੀ ਹੈ। ਸੰਸਕ੍ਰਿਤ ਦਾ ਇਹ ਸ਼ਬਦ ਹੋ ਗਿਆ ਸੰਸਕ੍ਰਿਤ ਭਾਸ਼ਾ ਦੇ ਵਿੱਚ ਇਹਨੂੰ ਕੀ ਕਹਿੰਦੇ ਆ, ਗਦ ਕਹਿੰਦੇ ਆ ਅੱਗੇ ਆ ਜਾਓ ਮੈਂ ਗੱਲ ਕਰਾਂਗਾ ਹੁਣ ਅੰਗਰੇਜ਼ੀ ਦੀ ਅੰਗਰੇਜ਼ੀ ਦੀ ਗੱਲ ਕਰਾਂਗਾ ਜੀ ਹਾਂਜੀ। ਅੰਗਰੇਜ਼ੀ ਵਿੱਚ ਗਦ ਲਈ ਸ਼ਬਦ ਕਿਹੜਾ ਆਪਣਾ ਵਾਰਤਕ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਜੀ ਅੰਗਰੇਜ਼ੀ ਭਾਸ਼ਾ ਦੇ ਵਿੱਚ prose ਅੰਗਰੇਜ਼ੀ ਵਿੱਚ prose ਸ਼ਬਦ ਵਰਤਿਆ ਜਾਂਦਾ।

P R O S A prose prosa ਤੋਂ ਬਣਿਆ। ਇਹਦਾ meaning ਹੈ ਸੰਦਾ ਬੰਦੀ ਤੋਂ ਮੁਕਤ ਸੰਦਾ ਬੰਦੀ ਤੋਂ ਮੁਕਤ ਗੱਲਬਾਤ ਮੈਂ ਇਹਨੂੰ ਹੋਰ ਥੋੜ੍ਹਾ ਜਿਹਾ ਵਧੀਆ ਕਰਕੇ ਦੱਸੂ, ਇੱਕ ਵਾਰ ਮੈਨੂੰ ਲਿਖ ਲੈਣ ਦਓ, ਸੰਦਾ

ਸਰ ਪਹਿਲੀ ਰਚਨਾ ਸਾਰਾ ਕੁਛ ਹੀ ਕਰਾਂਗੇ ਜੀ ਇੱਕ ਵਾਰ ਇੱਥੇ ਹੀ ਚੱਲੋ, ਇੱਥੇ ਆ ਜਾਓ ਮੂਲ ਚੀਜ਼ਾਂ ਦੀ ਅੰਗਰੇਜ਼ੀ ਵਿੱਚ prose ਕਹਿੰਦੇ ਆ, ਲੈਟਿਨ ਭਾਸ਼ਾ ਦਾ ਸ਼ਬਦ ਹੈ ਜੀ prose ਤੇ ਲੈਟਿਨ ਦੀ ਜਗ੍ਹਾ ਲਾਤੀਨੀ ਵੀ ਆ ਸਕਦਾ। ਲਾਤੀਨੀ ਭਾਸ਼ਾ ਦਾ ਸ਼ਬਦ ਹੈ prose ਇੱਕ ਚੀਜ਼ ਮੇਰੀ ਧਿਆਨ ਚ ਰੱਖਿਓ ਦੋਸਤੋ ਗੁਰੂ ਦੇ ਪਿਆਰਿਓ, ਇਹ ਸਰਕਾਰ ਨੇ ਪਹਿਲੀ ਵਾਰ first ਪੇਪਰ ਰੱਖਿਆ subject a ਦਾ ਮੈਂ ਪਹਿਲਾਂ ਵੀ ਦੱਸਿਆ ਸੀ।

ਤੇ ਜੇ level ਥੋੜ੍ਹਾ ਜਿਹਾ high ਫਾਈ ਪਾ ਦਿੱਤਾ ਨਾ ਤੇ ਉੱਥੇ ਜਿਵੇਂ ਕੱਚੇ ਬੇਰ ਨ ਹਨੇਰੀ ਦੇ ਨਾਲ ਝੜਦੇ ਆ ਨਾ ਬੇਮੌਸਮੇ, ਕੱਚੇ ਹੀ ਝੜ ਜਾਂਦੇ ਆ, ਤੇ ਏਦਾਂ ਫਿਰ ਝੜ ਜਾਂਦੇ ਆ, ਜਿੱਦਾਂ ਜੇ ਤਿਆਰੀ ਨਾ ਹੋਵੇ। ਫਿਰ b ਪੇਪਰ ਚ first a ਦੀ ਅਹ a ਨਾਲ clear ਹੋਇਆ ਤੇ ਕਿਸੇ ਨੇ ਫਿਰ b ਚ ਕੀ ਜਾਣਾ ਮੈਂ ਡਰਾਉਂਦਾ ਨਹੀਂ ਪਰ ਮੈਂ ਇਹ ਗੱਲ ਜ਼ਰੂਰ ਕਹਿਨਾ ਵੀ ਹਲਕੇ ਚ ਨਹੀਂ ਲੈਣਾ ਆਪਾਂ ਕਿਸੇ ਚੀਜ਼ ਨੂੰ। ਅੰਗਰੇਜ਼ੀ ਦਾ ਸ਼ਬਦ ਹੈ ਅੰਗਰੇਜ਼ੀ ਵਿੱਚ ਇਹਨੂੰ prose ਕਹਿੰਦੇ ਆ ਲੈਟਿਨ ਭਾਸ਼ਾ ਦਾ ਸ਼ਬਦ ਹੈ prose ਜਿਹਦਾ meaning ਹੁੰਦਾ ਹੈ ਸੰਦਾ ਬੰਦੀ ਤੋਂ ਮੁਕਤ ਗੱਲਬਾਤ ਭਾਵ ਜਿਹੜੀ ਕਵਿਤਾ ਨਹੀਂ ਹੈ, ਜਿਹੜੀ

ਤਾਂ ਦੱਸੋ ਮੈਂ ਅੱਗੇ ਚੱਲਾਂ ਅਹ ਆਕਾਸ਼ ਜੀ ਅਹ ਸਮਝ ਆ ਗਈ ਜੀ, ਫਿਰ ਮੈਂ ਅੱਗੇ ਚੱਲਦਾ ਜੇ ਤੁਹਾਨੂੰ ਇਹ clear ਹੈ ਤਾਂ ਸਰ ਲੱਗਦਾ ਉਣਾਹਠ ਚੁਰਾਨਵੇਂ ਵੀ ਰਹਿ ਜਾਣਗੀਆਂ ਨਹੀਂ ਨਹੀਂ ਗੁਰੂ ਮਹਾਰਾਜ ਮਿਹਰ ਕਰਨਗੇ, ਤੁਸੀਂ ਮਿਹਨਤ ਕਰੋ ਤੇ ਜ਼ਰੂਰ ਗੁਰੂ ਭਲੀ ਕਰੇਗਾ, ਤੁਸੀਂ ਆਪ positive ਰਹੋ ਮੈਂ ਇਹਨੂੰ ਮਿਟਾਉਣ ਲੱਗਿਆਂ ਜੀ।

ਅਰਬੀ ਫਾਰਸ਼ੀ ਵਿੱਚ ਅਰਬੀ ਫ਼ਾਰਸ਼ੀ ਵਿੱਚ ਵਾਰਤਕ ਨੂੰ ਬੱਚੇ ਕੀ ਕਹਿੰਦੇ ਆ ਵਾਰਤਕ ਨੂੰ ਮੈਂ ਸਾਰੇ ਤੁਹਾਨੂੰ MCQ ਬਣਾ ਕੇ ਪੁੱਛਾਂਗਾ ਫਿਰ, ਵਾਰਤਕ ਨੂੰ

ਮੈਂ ਕਹਿਨਾ ਤੁਸੀਂ concentrate ਕਰੋ ਜਿਹੜੀ ਚੀਜ਼ ਪੜ੍ਹਦੇ ਹੋ ਧਿਆਨ ਨਾਲ ਪੜ੍ਹੋ, ਸਾਰਾ clear ਹੋਊਗਾ ਇਹਨੂੰ ਛੱਡੋ ਇਹਨੂੰ ਨਾ ਧਿਆਨ ਚ ਲਿਆਓ, ਜਿਹੜੀ ਚੀਜ਼ ਇੱਥੇ concentrate ਕਰੋ ਵੀ ਅੱਜ ਆਪਾਂ ਕੀ ਪੜ੍ਹ ਰਹੇ ਹਾਂ ਨਸਰ ਇੱਥੇ ਧਿਆਨ ਰੱਖੋ ਬਾਬਾ ਜੀ ਨੇ ਕਿਹਾ ਬੰਦਗੀ ਕਰਨੀ ਤੇ ਇੱਕ ਥਾਂ ਤੇ ਧਿਆਨ ਰੱਖੋ ਅਹ ਸੁਖਮਣੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਹੋਇਆ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਾਵਧਾਨ ਚਿੱਤ ਪ੍ਰਭੂ ਦੀ ਉਸਤਤ ਕਰਨੀ, ਸਾਵਧਾਨ ਏਕਾਗਰ ਚੀਤ, ਇਹ ਆ ਸਰਤ, ਇਹ ਨੀ ਕਿ ਅੱਜ ਅਸੀਂ ਮਤਲਬ ਕਈ ਕੁਛ ਹੁਣ ਆਪਾਂ ਜਿਹੜੀਆਂ conditions ਲਾ ਦਿੰਦੇ ਹਾਂ ਉਹ ਨੀ ਬਸ ਸਾਵਧਾਨ ਏਕਾਗਰ ਚੀਤ ਹੋਵੇ। ਸਾਰਾ ਕੁੱਝ set ਹੋ ਜਾਂਦਾ ਨਸਰ ਅੱਧੀ ਫ਼ਾਰਸੀ ਵਿੱਚ ਕਹਿੰਦੇ ਆ ਜਿਹਦਾ ਮਤਲਬ ਹੈ ਖੋਲ ਕੇ ਲਿਖਣਾ ਖੋਲ ਕੇ ਲਿਖਣਾ ਸੰਸਕ੍ਰਿਤ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਖੋਲ ਕੇ ਲਿਖਣਾ ਵਾਰਤਕ ਲਓ ਜੀ ਇਹ ਵੀ ਚੀਜ਼ note ਕਰ ਲਓ ਬਹੁਤ ਸੌਖਾ ਹੈ ਜਸਵੀਰ ਦਿਹਰ ਜੀ first ਪੇਪਰ ਲਈ ਮੈਂ ਬੈਠਾਂ ਨਾ ਤੁਹਾਨੂੰ book ਦੀ ਕੀ ਲੋੜ ਹੈ। ਤੇ ਜੇ ਤੁਸੀਂ book ਹੀ ਪੜ੍ਹਨੀ ਉਹ ਵੀ ਤੁਹਾਨੂੰ ਦੱਸ ਦਊਂਗਾ ਉਹ ਨਾ ਫ਼ਿਕਰ ਕਰਿਓ ਹੁਣ ਆ ਜਾਓ, ਵਾਰਤਕ ਵਾਸਤੇ ਸ਼ਬਦ ਕਿੰਨੇ ਹੋ ਗਏ, ਸਮਾਨਾਰਥੀ ਸ਼ਬਦ ਹੋ ਗਏ ਵਾਰਤਕ ਵਾਸਤੇ ਅਹ ਅਹ ਨਸਰ ਗਦ ਸ਼ਬਦ ਹੋ ਗਿਆ prose ਸ਼ਬਦ ਹੋ ਗਿਆ prose ਗਦ ਤੇ ਨਸਰ ਤੇ ਪੰਜਾਬੀ ਵਿੱਚ ਇਹਨੂੰ ਅਸੀ ਕੀ ਕਹਿ ਦਿੰਦੇ ਹਾਂ ਵਾਰਤਕ। ਵਾਰਤਕ ਨਸਰ ਗਦ ਤੇ prose ਸਤਿ ਸ੍ਰੀ, ਸਤਿ ਸ੍ਰੀ ਅਕਾਲ ਜੀ ਰਜਨੀ ਹਾਂਜੀ ਸਰ first ਪੇਪਰ ਲਈ ਕੋਈ book ਹਾਂਜੀ ਆ ਜਾਓ ਬੱਚੇ ਇੰਨਾ clear ਹੋ ਗਿਆ ਜੀ ਨਸਰ, ਗਦ ਤੇ prose ਵਾਰਤਕ ਵਾਸਤੇ ਸਾਰੇ ਹੀ ਸਮਾਨਾਰਥਕ ਤੁਹਾਡੇ ਸ਼ਬਦ ਹੋ ਗਏ ਨੇ ਅੱਗੇ ਆ ਜਾਓ ਹੁਣ ਆਪਾਂ ਗੱਲ ਕਰਾਂਗੇ ਪੰਜਾਬੀ ਵਾਰਤਕ ਦੀ। ਜਿਹੜਾ ਸਾਡੀ ਅਹ topic ਆ ਗਿਆ ਅੱਗੇ ਇਹ ਮੂਲ ਚੀਜ਼ਾਂ ਇਹਨਾਂ ਨੂੰ ਧਿਆਨ ਚ ਰੱਖੋ ਅੱਗੇ ਆ ਜਾਓ ਬਿਲਕੁਲ ਜੀ clear ਹੈ ਤਾਂ ਪੰਜਾਬੀ ਦੀ ਵਾਰਤਕ ਹੈ ਨਾ ਜਿਹੜੀ, ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ। ਜੇ ਤੁਹਾਨੂੰ ਪੁੱਛਣ ਪੰਜਾਬੀ ਵਾਰਤਕ ਕਿਸਦੇ ਪ੍ਰਭਾਵ ਹੇਠ ਲਿਖਣੀ ਸ਼ੁਰੂ ਹੋਈ ਤਾਂ ਉੱਤਰ ਹੈ ਜੀ ਪੱਛਮੀ ਸਾਹਿਤ ਪੱਛਮੀ ਸਾਹਿਤ। ਪੱਛਮੀ ਸਾਹਿਤ ਦੇ ਪ੍ਰਭਾਵ ਹੇਠ ਪੱਛਮੀ ਸਾਹਿਤ ਦੇ ਪ੍ਰਭਾਵ ਹੇਠ ਅਸੀਂ ਵਾਰਤਕ ਲਿਖਣੀ ਸ਼ੁਰੂ ਕੀਤੀ ਪੰਜਾਬੀ ਦੇ ਲੇਖਕਾਂ ਨੇ, ਪੱਛਮੀ ਸਾਹਿਤ ਦੇ ਪ੍ਰਭਾਵ ਹੇਠ। ਯਾਦ ਰੱਖਿਓ ਇਹਨੂੰ note ਕਰ ਲਓ ਪੱਛਮੀ ਸਾਹਿਤ ਦੀ ਜਗ੍ਹਾ ਦੂਜਾ ਸ਼ਬਦ ਆ ਸਕਦਾ ਅੰਗਰੇਜ਼ੀ ਸਾਹਿਤ ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਹੇਠ ਅਸੀਂ ਵਾਰਤਕ ਅਹ ਅਹ ਲਿਖਣੀ ਸ਼ੁਰੂ ਕੀਤੀ ਹੈ ਜੀ ਇਹ ਤੁਹਾਡਾ ਇੱਕ number ਦਾ ਸਵਾਲ ਹੈ, ਇਸਨੂੰ note ਕਰ ਲਓ ਪੁੱਛ ਲੈਣ ਕਿ ਪੰਜਾਬੀ ਵਾਰਤਕ ਦੀ ਸ਼ੁਰੂਆਤ ਕਿਵੇਂ ਹੋਈ ਕਦੋਂ,

ਗੁਰੂ ਦੀ ਮਿਹਰ ਸਦਕਾ ਆਪਣਾ ਉਹ number ਆਇਆ ਹੋਇਆ ਜੀ ਉੱਧਰ ਤੇ ਹਾਂਜੀ ਪੰਜਾਬੀ ਵਾਰਤਕ ਦੀ ਆਪਾਂ ਗੱਲ ਕਰ ਲਈ, ਕਰ ਲਈ ਅੱਗੇ ਆ ਜਾਓ ਪੰਜਾਬੀ ਵਾਰਤਕ ਕਿੱਦਾਂ ਆਈ ਸਾਡੇ ਕੋਲ ਪੱਛਮ ਦੇ ਪ੍ਰਭਾਵ ਹੇਠ ਆਈ। ਹੁਣ ਅੱਗੇ ਆ ਜਾਓ ਆਧੁਨਿਕ ਪੰਜਾਬੀ ਵਾਰਤਕ ਦੇ ਰੂਪ ਕਿਹੜੇ ਕਿਹੜੇ ਹੈ ਆਧੁਨਿਕ ਪੰਜਾਬੀ ਵਾਰਤਕ ਦੇੇ ਰੂਪ ਕਿਹੜੇ ਕਿਹੜੇ ਹਨ ਆ ਜਾਓ। ਜਿਹੜੇ ਆਪਣੇ ਵਾ ਰੂਪ ਲਿਖ ਲਓ ਇਹਦੇ ਤੇ ਸਵਾਲ ਆ ਸਕਦਾ, ਆਧੁਨਿਕ ਪੰਜਾਬੀ ਵਾਰਤਕ ਦੇ ਰੂਪ ਜਾਂ ਵੰਨਗੀਆਂ ਰੂਪ ਜਾਂ ਵੰਨਗੀਆਂ ਦੋਨਾਂ ਚੋਂ ਇੱਕ ਸ਼ਬਦ ਆ ਸਕਦਾ, ਆਧੁਨਿਕ ਪੰਜਾਬੀ ਵਾਰਤਕ ਦੇ ਲਓ ਬੋਲੋ ਸਭ ਤੋਂ ਪਹਿਲਾਂ ਮੈਂ ਲਿਖਾਂਗਾ ਲੇ ਨਿਬੰਧ ਸਭ ਤੋਂ ਪਹਿਲਾਂ ਨਿਬੰਧ ਲਿਖਿਆ ਗਿਆ। ਨਿਬੰਧ ਦੇ ਦੂਜੇ ਸ਼ਬਦਾਂ ਚ ਅਸੀਂ ਲੇਖ ਵੀ ਲਿਖ ਦਿੰਦੇ ਹਾਂ ਨਿਬੰਧ note ਕਰ ਲਓ ਜੀ ਦੂਜੇ number ਤੇ ਮੈਂ ਲਿਖਾਂਗਾ ਸਫ਼ਰਨਾਮਾ ਇਹ note ਕਰ ਲਓ ਇਹ ਬਹੁਤ ਜ਼ਰੂਰੀ ਨੇ, ਨਿਬੰਧ ਤੇ ਸਫ਼ਨਾਮਾ।

ਤੁਸੀਂ ਅਹ ਕਿਹੜੀ ਗੱਲ ਦਾ ਫ਼ਿਕਰ ਕਰ ਲਿਆ, ਸਰ ਕਿੰਨੇ marks ਸੀ ਤੁਹਾਡੇ ਮਾਸਟਰ ਕੇਡਰ ਚੋਂ ਜਸਪ੍ਰੀਤ ਕੌਰ ਸਰ ਇਹ special book ਹੈ ਨਹੀਂ ਨਹੀਂ special book ਨੀ ਆਪਾਂ ਹੀ ਲਿਖੀ ਤਾਂ ਲਿਖਾਂਗੇ ਹਾਂਜੀ। ਆ ਜਾਓ ਅਹ ਮੇਰੇ number ਇੱਕ ਸੌ ਸੰਤਾਲੀ ਸੀ ਜੀ ਡੇਢ ਸੌ ਚੋਂ ਅਹ third ਹੈਗਾ ਜੀ ਜੀਵਨੀ ਸ੍ਵੈ ਜੀਵਨੀ ਜੀਵਨੀ ਚੌਥਾ ਸ੍ਵੈ ਜੀਵਨੀ। ਸ੍ਵੈ ਜੀਵਨੀ, ਜੀਵਨੀ ਸ੍ਵੈ ਜੀਵਨੀ ਹਾਂਜੀ। ਮੇਰਾ JRP ਹੋਇਆ ਬੱਚੇ, ਹੋ ਸਕਦਾ ਮੈਂ PhD ਕਰ ਲਵਾਂ join ਨਾ ਕਰਾਂ। ਸੰਸਮਰਨ। ਸੰਸਮਰਨ ਫਿਰ ਆਪਾਂ ਜੁੜੇ ਰਵਾਂਗੇ ਯਾਦਾਂ ਯਾਦਾਂ diary ਅੱਜ ਕੱਲ੍ਹ ਤਾਂ ਮਿਡਲ ਵੀ ਆਉਣ ਲੱਗ ਪਿਆ ਮਿਡਲ ਠੀਕ ਹੈ ਜੀ ਤ੍ਰਿਪੋਤਰਾਜ ਵੀ ਹੁੰਦਾ ਇੱਕ ਪੱਤਰਕਾਰੀ ਲਿਖ ਲਓ।

ਪਤਾ ਨੀ joining ਕਦੋਂ ਕਰਵਾਉਣਗੇ ਉਹਦੇ ਲਈ ਆਪਾਂ ਕੁਛ ਕਹਿ ਨੀ ਸਕਦੇ, ਨਿਬੰਧ, ਲੇਖ, ਸਫ਼ਰਨਾਮਾ, ਜੀਵਨੀ, ਸ੍ਵੈ ਜੀਵਨੀ, ਸੰਸਮਰਨ, ਯਾਦਾਂ diary ਮਿਡਲ, ਪੱਤਰਕਾਰੀ, ਕੋਸਕਾਰੀ ਇਹ ਸਾਰੇ ਦੇ ਸਾਰੇ ਗੁਰੂ ਪਿਆਰਿਓ ਇਹ ਸਾਰੇ ਦੇ ਸਾਰੇ ਜਿੰਨੇ ਵੀ ਹਨ ਇਹ ਜਿੰਨੇ ਵੀ ਹਨ ਆਧੁਨਿਕ ਪੰਜਾਬੀ ਵਾਰਤਕ ਦੇ ਰੂਪ ਨੇ ਇਹਨਾਂ ਨੂੰ ਅੱਗੇ ਜਾ ਕੇ ਅਸੀਂ ਪੜ੍ਹਨਾ ਹੈ। ਜਿਵੇਂ ਤੇਜਾ ਸਿੰਘ ਦੀ ਗੱਲ ਕਰਾਂਗੇ ਉਹਨਾਂ ਨੇ ਨਿਬੰਧ ਲਿਖੇ ਜੇ ਅੱਗੇ ਜਾ ਕੇ ਅਸੀਂ ਨਰਿੰਦਰ ਕਪੂਰ ਦੀ ਗੱਲ ਕਰਾਂਗੇ ਉਹਨਾਂ ਨੇ ਸਫ਼ਰਨਾਮਾ ਲਿਖਿਆ please ਤੁਸੀਂ ਆਪਣੀਆਂ ਗੱਲਾਂ ਕਰੋਂਗੇ ਤੇ ਫਿਰ ਧਿਆਨ concentrate ਨਹੀਂ ਹੋਊਗਾ। ਧਿਆਨ ਰੱਖੋ ਠੀਕ ਹੈ, ਸਰ ਇਹਨਾਂ deep ਤੱਕ ਆਵੇਗਾ ETT ਵਿੱਚ ਬੱਚੇ just ਮੈਂ ਤੁਹਾਡਾ base ਬਣਾ ਰਿਹਾਂ ਵੀ ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਹੋਵੇ ਇਹ base ਤੋਂ ਮੈਂ ਇੱਕ ਚੀਜ਼ ਮੇਰੀ ਧਿਆਨ ਚ ਰੱਖੋ Base ਤੋਂ ਜਿਹੜਾ high ਜਾਣਾ ਉਹ ਸੌਖਾ ਹੁੰਦਾ, ਤੇ ਜੇ ਤੁਸੀਂ ਗੱਲਾਂ ਕਰੋਂਗੇ ਨਾ ਸਿਰਫ਼ ਉਪਰਲੀਆਂ ਉਪਰਲੀਆਂ ਤੇ ਹੋ ਸਕਦਾ ਜੇ ਕੋਈ ਟੇਢਾ ਮੇਢਾ ਸਵਾਲ ਉਹਨਾਂ ਨੇ ਪਾ ਦਿੱਤਾ ਤੇ ਫਿਰ ਤੁਸੀਂ ਦੇਖੋਂਗੇ ਵੀ ਇਹ ਕੀ ਹੋ ਗਿਆ।

ਜਿਹੜਾ ਯਾਦਾਂ ਦੇ ਸਹਾਰੇ ਤੇ ਲਿਖਿਆ ਗਿਆ ਸਾਹਿਤ ਹੋਵੇ ਮੈਂ ਅੱਗੇ ਜਾ ਕੇ ਸਾਰਾ ਕੁਛ ਸੰਸਮਰਨ ਅਹ ਕਿਸੇ ਅਹ ਜਿਵੇਂ ਥਾਂ ਦਾ ਤੁਸੀਂ ਸਫ਼ਰ ਕੀਤਾ।

ਪੂਜਾ ਰਾਣੀ ਜੀ ਜੇ ਆਪਸ ਵਿੱਚ ਗੱਲਾਂ ਕਰਨਗੇ ਸਰ ਅਹ ਹਾਂ ਦੇਖਦੇ ਹਾਂ ਜੀ ਸਰ ਤੁਸੀਂ ਕਰਵਾਇਆ exam ਚੋਂ ਪਤਾ ਨਹੀਂ ਕਿੱਥੋਂ ਪਾਉਣਗੇ ਉਹੀ ਤਾਂ ਗੱਲ ਹੈ ਤੇ ਮੈਂ ਆਪਣੀ ਜ਼ਿੰਮੇਵਾਰੀ ਤਾਂ ਹੀ ਤਾਂ ਦੇਖੋ ਕੁਛ experience ਨਾਮ ਦੀ ਵੀ ਕੋਈ ਸ਼ੈਅ ਹੁੰਦੀ ਹੈ ਇਹ ਤੁਸੀਂ note ਕਰ ਲਿਆ ਤਾਂ ਮੈਂ ਇਹਨੂੰ clear ਕਰ ਦਿਨਾ, ਤੇ ਅੱਗੇ ਆ ਜਾਓ। ਕਿਸੇ ਯਾਤਰਾ ਨੂੰ ਲਿਖਤੀ ਰੂਪ ਦੇਣਾ ਉਹ ਬੱਚੇ ਸਫ਼ਰਨਾਮਾ ਹੋਊਗਾ ਗੈਸ guys ਕਰ ਲਓ study ਫਿਰ ਹਾਂ ਫਿਰ ਕਰਦੇ ਹਾਂ ਗੱਲਾਂ ਮਹਾਂਪੁਰਸ਼ ਪਹਿਲਾਂ ਪੜ੍ਹ ਲਓ very good ਹਾਂ ਬਿਲਕੁਲ ਜੀ ਹਾਂ ਲੋ ਰੋਜ਼ ਲੱਗਦੀ ਹੈ ਜੀ। ਰਣਜੀਤ ਸਿੱਧੂ ਜੀ ਰੋ ਰੋਜ ਲੱਗਦੀ ਹੈ ਮਾੜਾ ਜਿਹਾ ਹੱਥ ਖੜਾ ਕਰੋ ਆਪਾਂ ਐਤਵਾਰ ਵੀ ਲਾ ਲਿਆ ਕਰਾਂਗੇ ਜੇ ਤੁਸੀਂ ਅਹ ਅੱਛਾ side ਤੇ ਹੋ ਗਿਆ। ਜੇ ਤੁਸੀਂ ਮੈਨੂੰ ਫਿਰ ਨਾ ਤੁਹਾਡੇ comment ਪੜ੍ਹਨੇ ਪੈਂਦੇ ਆ ਇੱਥੇ ਆ ਕੇ ਕੈਮਰੇ ਮੂਹਰੇ ਆ ਕੇ ਤੇ ਤੁਸੀਂ comment ਉਹੀ ਕਰੋ ਜਿਹੜੇ relevant ਨੇ ਠੀਕ ਹੈ ਬਾਕੀ ਤੁਹਾਡੇ ਸਵਾਲ ਜਿੰਨੇ ਵੀ ਹੋਣਗੇ ਗੱਲਾਂਬਾਤਾਂ end end ਤੇ ਕਰਾਂਗੇ, ਨਾਲੇ ਸਵਾਲ ਅੱਜ ਮੈਂ ਵੀ ਤੁਹਾਨੂੰ ਪੁੱਛਣੇ ਹੈ। ਮੈਂ ਅੱਜ ਤੇਜਾ ਸਿੰਘ ਥੋੜ੍ਹਾ ਜਿਹਾ ਕਰਵਾਉਣਾ ਵਾਰਤਕ ਬਾਰੇ ਤੇ ਉਸ ਤੋਂ ਬਾਅਦ ਆਪਾਂ ਆ ਜਾਓ ਸਾਡਾ ਪਹਿਲਾ ਵਾਰਤਕਾਰ ਹੈ syllabus ਮੁਤਾਬਿਕ ਤੇਜਾ ਸਿੰਘ ਤੇ ਤੇਜਾ ਸਿੰਘ ਦੀ ਵਾਰਤਕ ਪੜ੍ਹਦੇ ਹਾਂ ਜੀ ਆ ਜਾਓ। ਤੇਜਾ ਸਿੰਘ ਤੇਜਾ ਸਿੰਘ ਦਾ ਜਨਮ ਆਦਿ ਤੋਂ ਆਪਾਂ ਸ਼ੁਰੂ ਕਰਦੇ ਹਾਂ ਤੇਜਾ ਸਿੰਘ ਦਾ ਜਨਮ ਹੋਇਆ ਜੀ ਅਠਾਰਾਂ ਸੌ ਚੁਰਾਨਵੇਂ ਅਠਾਰਾਂ ਸੌ ਚੁਰਾਨਵੇਂ। ਸਾਲ ਯਾਦ ਰੱਖਣਾ ਜ਼ਰੂਰੀ ਹੁੰਦਾ date ਨਾ ਵੀ ਹੋਵੇ ਕੋਈ ਨੀ ਚੱਲਦਾ ਮੌਤ ਹੋਈ ਜੀ ਉੱਨੀ ਸੌ ਅਠਵੰਜਾ ਧਿਆਨ ਚ ਰੱਖ ਲਓ ਮੈਂ ਬਾਅਦ ਚ ਮੈਨੂੰ ਕਹੋਂ ਤੁਸੀਂ speed ਰੱਖਦੇ ਹੋ ਹਾਂ ਆਪਾਂ sunday ਵੀ ਲਗਾ ਲਵਾਂਗੇ ਜੀ। ਲਓ ਜੀ ਉਹਨਾਂ ਦਾ ਪਿੰਡ ਹੈਗਾ ਜੀ ਅਡਿਆਣਾ ਪਿੰਡ ਅਡਿਆਣਾ। ਅਡਿਆਣਾ ਪਿੰਡ ਹੈ ਇਹ ਰਾਵਲਪਿੰਡੀ ਚ ਪੈਂਦਾ ਰਾਵਲਪਿੰਡੀ ਚ ਇਹ note ਕਰ ਲਓ ਫਿਰ ਇਹ ਆਪਾਂ ਉੱਥੇ ਜਦੋਂ course ਚ ਪੜ੍ਹਾਂਗੇ ਉੱਥੇ ਨਹੀਂ ਪੜ੍ਹਾਂਗੇ ਫਿਰ। ਅਹ ਪਿਤਾ ਜੀ ਦਾ ਨਾਮ ਹੈਗਾ ਜੀ ਸਰਦਾਰ ਭਲਾਕਰ ਸਿੰਘ ਬੜਾ ਸੋਹਣਾ ਨਾਮ ਹੈ ਇਹਨੂੰ ਜੇ ਸਿੱਧਾ ਪੜ੍ਹੀਏ ਭਲਾਕਰ ਬਣੇਗਾ ਭਲਾ ਕਰ ਸਿੰਘ ਤੇ ਮਾਤਾ ਜੀ ਦਾ ਨਾਮ ਹੈਗੀ ਮਾਤਾ ਸੁਰੱਸਤੀ ਜੀ, ਸੁਰੱਸਤੀ ਜੀ।

ਬਚਪਨ ਦਾ ਨਾਮ ਹੈਗਾ ਜੀ ਇਹਨਾਂ ਦਾ ਤੇਜ ਰਾਮ ਤੇਜ ਰਾਮ ਬਚਪਨ ਦਾ ਨਾਮ ਤੇ ਬਾਅਦ ਵਿੱਚ ਇਹਨਾਂ ਨੇ ਅੰਮ੍ਰਿਤ ਛਕ ਲਿਆ ਬਾਬਾ ਜੀ ਦਾ ਅੰਮ੍ਰਿਤਪਾਨ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਤੇਜਾ ਸਿੰਘ ਕਿਹਾ ਜਾਣ ਲੱਗਿਆ। ਤੇ ਪ੍ਰਿੰਸੀਪਲ ਤੇਜਾ ਸਿੰਘ ਦੇ ਨਾਮ ਨਾਲ ਮਸ਼ਹੂਰ ਹੋਏ ਸਰ court typing test ਕਦੋਂ ਹੋ ਸਕਦਾ ਹੈ ਹੁਣ ਬੱਚੇ ਤੁਸੀਂ ਤਾਂ ਹੋਰ ਹੀ ਗੱਲਾਂ ਪੁੱਛਣ ਲੱਗ ਪਏ, ਕਿਹੜੀ ਸਦੀ ਦੇ ਕਵੀ ਹੈ ਜੀ ਕਵੀ ਨਹੀਂ ਹੈ ਜੀ ਵਾਰਤਕਾਰ ਹੈ। ਆਹ ਦੇਖੋ ਕਿਹੜੀ ਸਦੀ ਬਣ ਗਈ, ਇਹ ਵੀਹਵੀਂ ਸਦੀ ਬਣ ਗਈ ਨਾ ਆਹ ਲਓ ਜੀ ਵੀਹਵੀਂ ਸਦੀ ਦੇ ਵਾਰਤਕ ਕਾਰ ਇੱਕ ਹੋਰ ਇਹਦੇ ਤੋਂ ਮੈਨੂੰ ਯਾਦ ਆਇਆ, ਜੇ ਤੁਹਾਨੂੰ ਸਦੀ ਮੁਤਾਬਿਕ ਪੁੱਛ ਲੈਣ ਨਾ।

ਵਾਰਤਕ ਦੀ ਸਦੀ ਹੈ ਜੀ ਵੀਹਵੀਂ ਸਦੀ ਵਾਰਤਕ ਦੀ ਸਦੀ ਹਾਂਜੀ ਹਾਂਜੀ ਹਾਂਜੀ ਕੋਈ ਕਿਸੇ ਦਾ ਸਵਾਲ notes ਮਿਲ ਗਏ ਜੀ ਦੀਪ ਇਹੀ ਗੱਲ ਹੈ ਖ਼ਾਸ ਮੈਂ ਤੁਹਾਨੂੰ ਵਾ notes ਦੇਊਂਗਾ, ਪਰ ਇਹੀ ਗੱਲ ਹੈ ਨਾ ਵੀ ਤੁਹਾਨੂੰ ਮੈਂ ਲਿਖਾਵਾਂ ਉਹ

ਅੱਗੇ ਆ ਜਾਓ ਤੇਜਾ ਸਿੰਘ ਦੀ ਵਾਰਤਕ ਵਜੋਂ ਦੇਣ ਕੀ ਹੈ ਵਾਰਤਕ ਵਜੋਂ ਦੇਣ ਕੀ ਹੈ ਦੇਣ ਕੀ ਹੈ ਸਭ ਤੋਂ ਪਹਿਲੀ ਗੱਲ ਬੱਚੇ ਉਹ ਵਾਰਤਕ ਕਿਹੜੀ ਲਿਖਦਾ ਹੈ ਟਕਸਾਲੀ ਇਹ note ਕਰੋ ਸਵਾਲ ਹੈ ਤੁਹਾਡਾ ਟਕਸਾਲੀ ਵਾਰਤਕ ਵਾਰਤਕ ਜਾਂ ਦੂਜਾ ਇਹਦੇ ਵਾਸਤੇ ਸ਼ਬਦ ਵਰਤਦੇ ਹੁੰਦੇ ਆ

ਹਾਂਜੀ ਆਹ ਹੋਇਆ ਜੀ clear ਸਾਰੇ students ਨੂੰ please ਆਹ last ਤੇ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਹੈ ਬਿਲਕੁਲ ਜੀ ਅਹ ਅਕਾਸ ਤੁਸੀਂ ਸਹੀ ਕਹਿ ਰਹੇ ਹੋ ਅਹ ਦੇਖੋ ਜੀ ਸਾਰੀਆਂ ਗੱਲਾਂ ਆਪਾਂ ਬਾਅਦ ਚ ਕਰਾਗੇ please ਮੇਰਾ ਨਾ ਧਿਆਨ ਇੱਧਰੋਂ ਹਟ ਜਾਂਦਾ, ਫਿਰ ਤੁਸੀਂ ਕਿੱਦਾਂ ਪੜ੍ਹੋਂਗੇ ਇਸ ਲਈ ਤੁਸੀਂ ਮੈਂ ਪੜ੍ਹਾਊਂਗਾ ਤੇ ਕੋਈ question ਉਹ ਨਾ ਕਰੋ ਵੀ ਜਿਹਦੇ ਨਾਲ ਆਪਣਾ ਧਿਆਨ ਭਟਕੇ ਪੜ੍ਹੋ। ਉਸ ਤੋਂ ਬਾਅਦ ਅਸੀਂ ਗੱਲਾਂ ਕਰਾਂਗੇ, ਜਿਹੜੀਆਂ ਤੁਸੀਂ ਆਖੋਂਗੇ ਤੁਹਾਨੂੰ ਪੰਜ ਸੱਤ ਮਿੰਟ end ਤੇ ਦਿੱਤੇ ਜਾਣਗੇ ਉੱਥੇ ਤੁਸੀਂ ਸਾਰੇ ਸਵਾਲ ਕਰ ਲਇਓ, ਫਿਰ ਜਿਹੜਾ ਵੀ ਸਵਾਲ ਤੁਹਾਨੂੂੰ ਹੋਊਗਾ ਉਹ ਆਪਾਂ ਕਰਾਂਗੇ please ਪੜ੍ਹ ਲਓ serious ਹੋ ਜਾਓ।

ਹਾਂਜੀ ਤੁਸੀਂ ਬੱਚੇ ਆਪਸ ਵਿੱਚ ਹੀ ਗੱਲਾਂ ਕਰੀ ਜਾਂਦੇ ਹੋ ਹੈਂ। ਅੱਗੇ ਆ ਜਾਓ ਇਹ ਨਾ ਕਿੱਥੋਂ ਪ੍ਰਭਾਵਿਤ ਹੋਏ ਸੀ ਅੰਗਰੇਜ਼ੀ ਸਾਹਿਤ ਤੋਂ ਅੰਗਰੇਜ਼ੀ ਸਾਹਿਤ ਤੋਂ ਪ੍ਰਭਾਵਿਤ ਹੋ ਕੇ, ਤੋਂ ਪ੍ਰਭਾਵਤਿ ਹੋ ਕੇ ਇਹਨਾਂ ਨੇ ਵਾਰਤਕ ਲਿਖਣੀ ਸ਼ੁਰੂ ਕੀਤੀ। ਪ੍ਰਭਾਵਿਤ ਹੋ ਕੇ ਵਾਰਤਕ ਲਿਖੀ ਇਹਨੂੰ ਧਿਆਨ ਚ ਰੱਖੋ ਇਹਨਾਂ ਨੂੰ ਕੀ ਕਿਹਾ ਜਾਂਦਾ, ਦੂਜੇ ਪੜ੍ਹਾਅ ਦੇ ਵਾਰਤਕਾਰ ਦੂਜੇ ਪੜ੍ਹਾਅ ਦੇ ਵਾਰਤਕ ਕਾਰ ਪੜ੍ਹਾਅ ਦੇ ਵਾਰਤਕ ਕਾਰ ਇਹ ਜਦੋਂ ਡੈ ਅਹ paid group ਹਾਂ ਜੀ ਸਤਿ ਸ੍ਰੀ ਅਕਾਲ, ਮੇਰਾ ਨਾਮ ਅਮਨਜੀਤ ਹੈ ਤੇ ਮੈਂ ਘੱਗਰ ਦੀ ਰਹਿਣ ਵਾਲੀ ਆਂ ਤੇ ਮੇਰੀ ਉਮਰ ਇੱਕੀ ਸਾਲ ਹੈ, ਅੱਜ ਦਾ ਮੇਰਾ ਵਿਸ਼ਾ ਹੈ ਸਮਾਜ ਸੁਧਾਰ, ਨਸ਼ੇ ਅਤੇ ਬੁਰੀ ਸੰਗਤ ਦਾ ਤਿਆਗ। ਧਰਤੀ ਤੇ ਹੋਣ ਵਾਲੇ ਹੋਣ ਵਾਲੇ ਜੀਵਾਂ ਦੇ ਮੁਕਾਬਲੇ ਮਨੁੱਖ ਦੀ ਹੋਂਦ ਵਿੱਚ ਉਸਦਾ ਵੱਡਾ ਕਾਰਣ ਉਸਦੇ ਆਧਾਰ ਵਾਲਾ ਸਮਾਜ ਹੈ, ਨਿਰੋਏ ਵਿਅਕਤੀ ਨਾਲ ਨਿਰੋਏ ਸਮਾਜ ਦੀ ਸਿਰਜਣਾ ਸੰਭਵ ਹੈ, ਇਸ ਸਮਾਜ ਵਿੱਚ ਹੋ ਰਹੀ ਬੁਰਾਈਆਂ ਨਾਲ ਸ਼ਰਾਬ ਤੋਂ ਲੈ ਕੇ ਅਫ਼ੀਮ ਤੱਕ ਭੁੱਕੀ, ਸਮੈਕ synthetic ਨਸ਼ੀਲੇ ਪਦਾਰਥਾਂ ਦਾ ਨਸ਼ੀਲੀ ਦਵਾਈਆਂ ਦਾ ਸੇਵਨ ਵਿਅਕਤੀ ਦੇ ਤੋਂ ਲੈ ਕੇ ਉਸਦੇ ਪਰਿਵਾਰਕ ਸਮਾ ਸਮਾਜਿਕ ਸੱਭਿਆਚਾਰਕ ਤੇ

ਨੂੰ ਵੀ ਬਚਣਾ ਯਤਨ ਕਰ ਰਹੇ ਹੈ ਕਰ ਰਹੇ ਹਨ ਆਪਣੇ ਸਮਾਜ ਵਿੱਚ ਨਸ਼ੀਲੀਆਂ ਨਸ਼ਾਂ ਗ੍ਰਸਤ ਵਿਅਕਤੀਆਂ ਨਾਲ ਵਾਹ ਵਾਸਤਾ ਵੀ ਪੈਂਦਾ ਹੈ, ਲੋੜ ਇਸ ਕਰਕੇ ਮੰਦ ਪ ਪ੍ਰਭਾਵ ਤੋਂ ਬਚਣ ਦੀ ਹੈ ਨਸ਼ਾ ਵਿਅਕਤੀਆਂ ਨੂੰ ਅਮ ਪ੍ਰੇਰਨਾ ਹੈ ਕਿ ਨਸ਼ੇ ਤੋਂ ਬਚਣਾ, ਬਾਹਰ ਕ ਨਸ਼ੇ ਦੀ ਨਸ਼ੇ ਦੀ ਹਾਲਤ ਵਿੱਚ ਬਹੁਤ ਵਿਅਕਤੀ ਹਨ ਜੋ ਅ ਜੋ ਕਿ ਬਿਮਾਰੀਆਂ ਫੈਲ ਰਹੀਆਂ ਹਨ ਨਸ਼ੇ ਕਰਕੇ ਤਾਂ ਸਮਾਜ ਵਿੱਚ ਮੌਜੂਦ ਕੋਈ ਬੁਰਾਈਆਂ ਦੇ ਦੋ ਨਾਂ ਲਿਖ, ਸਮਾਜ ਵਿੱਚ ਹੋ ਰਹੀ ਬੁਰਾਈਆਂ ਕਾਰਣ ਸਮਾਜ ਦਾ ਬਹੁਤ ਬੁਰਾ ਸਮਾਜ ਤੇ ਬਹੁਤ ਬੁਰਾ ਪ੍ਭਾਵ ਪੈ ਰਿਹਾ ਹੈ, ਕਹਾਣੀ ਅਧਿਆਪਕ ਵੱਲੋਂ ਕਿਸੇ film ਦੇ ਦ੍ਰਿਸ਼ਟਾਂ ਵਾਂਗ ਸਣਾਈ ਜਾਵੇਗੀ ਵਿਦਿਆ ਵਿਦਿਆਰਥੀ ਪੂਰਾ ਧਿਆਨ ਕੇਂਦਰਿਤ ਕਰਕੇ ਕ ਕਹਾਣੀ ਨੂੰ ਇਸ ਤਰਾਂ ਸ ਸੰਗ ਸੁਣਨਗੇ ਜ ਜਿਵੇਂ ਕੱਲੇ ਕੱਲੇ ਦ੍ਰਿਸ਼ ਨੂੰ ਉਹ ਆਪ ਆਪਣੀਆਂ ਅੱਖਾਂ ਰਾਹੀਂ ਦੇਖ ਸਕਦੇ ਹੋਣ ਵਿਦਿਆਰਥੀਆਂ ਦੇ ਵੱਖ ਵੱਖ ਸਮੂਹ ਵਿੱਚ ਨਾਲੋ ਹੁੰ ਨਾਲ ਹੁੰ ਹੁੰਗਾਰਾ ਦੇਣਗੇ ਉਹ ਇਹ ਵਿਅਕਤੀਆਂ ਨੂੰ ਧਿਆਨ ਵਿੱਚ ਰੱਖਣਗੇ, ਸੁਣਨ, ਸਮਝ ਤੇ ਉਪਰਾਲੇ ਵੀ ਕਰਨਗੇ। ਭੂਆ ਭੂਆ ਸਬਰ ਰੱਖ ਕੁਦਰਤ ਦੀ ਕੁਦਰਤ ਵੀ ਕਰਨੀ ਕਿਵੇਂ ਟ ਟਾਲ ਸਕਦੇ ਆਪਾਂ ਮੇਰੇ ਇਹ ਬੋਲ ਸੁਣ ਕੇ ਭੂਆ ਨੇ ਮੇਰੇ ਮਨ ਦਾ ਮੇਰੇ ਮਨ ਨਾਲ ਕਿਹਾ

ਆਉਣ ਕਰਕੇ ਓਦੋਂ ਦੀ ਖਰੀਦੀ ਜਾਇਦਾਦ ਕਰੋੜਾਂ ਦੀ ਸੀ ਘਰ ਚ ਸ਼ਾਰਾਬ ਨੇ ਕਹਿਰ ਖਹਿੜਾ ਨਾ ਛੱਡਿਆ। ਬਥੇਰਾ ਵ ਵਾਸਤਾ ਪਾਉਂਦੀ ਸੀ ਕਿ ਨਾ ਪੀਵੇ ਪਰ ਇੱਕ ਨਾ ਮੰਨੀ, ਪੀ ਪੀ ਕੇ ਫੁੱਫੜ ਦੀ ਫੁੱਫੜ ਪੀ ਪੀ ਕੇ ਫੁੱਫੜ ਇਹੀ ਤੁਰ ਗਿਆ।

ਉਹ ਵੀ ਚ ਚੱਲਦਾ ਹੋਇਆ, ਭੂਆ ਰੋ ਰੋ ਕੇ ਦੱਸੀ ਜਾ ਰਹੀ ਸੀ ਮੈਂ ਸ ਸੁਣਦਾ ਜਾ ਮੈਂ ਸੁਣਦਾ ਜਾ ਰਿਹਾ ਸੀ ਦੁਖੀ ਤਾਂ ਮੈਂ ਵੀ ਬਹੁਤ ਸਾਂ ਪਰ ਫਿਰ ਭੂਆ ਨੂੰ ਸਿਆਣੀ ਭੂਆ ਸਿਆਣੀ ਭੂਆ ਦੀ ਨੂੰਹ ਸਿਆਣੀ ਨਿੱਕਲੀ ਦੋ ਮੁੰਡੇ ਸੀ ਕਹਿੰਦੇ ਪੇਕੇ ਜੋਰ ਪਾਉਂਦੇ ਹੈ ਕਿ ਜਾ ਆ ਜਾ, ਸਹੁਰਾ ਘਰ ਛੱਡ ਕੇ ਪਰ ਇਹ ਕਹਿੰਦੀ ਬਸ ਮੈਂ ਨਈਂ ਆਉਣਾ। ਇਹ ਛੋਟਾ ਜਿਹਾ ਛੋਟਾ ਬਿਜਲੀ ਦਾ ਕੰਮ ਕਰਦਾ ਸੀ, ਭੂਆ ਸਭ ਦੱਸੀ ਜਾ ਰਹੀ ਸੀ ਅੱਛਾ ਫੇਰ ਛੋਟਾ ਮੁੰਡਾ ਵੀ ਨਸ਼ਿਆਂ ਤੇ ਲੱਗ ਗਿਆ, ਬਾਪ ਦਾ ਸਾਇਆ ਨਹੀਂ ਰਿਹਾ ਸਿਰ ਤੇ ਨੂੰਹ ਕਰ ਕਰਮੀ ਸਿਆਣੀ ਸੀ ਆਖੇ ਨ ਆਖੇ ਨੌ ਨੌਕਰੀ ਛੱਡ ਕੇ ਵਿਦੇਸ ਲੈ ਜਾਨੀ ਘੱਟੋ ਘੱਟ ਨਸ਼ਿਆਂ ਤੋਂ ਤਾਂ ਬੱਚ ਜਾਵਾਂਗੇ ਉੱਜੜਦਾ ਘਰ ਮੈਨੂੰ ਨੂੰਹ ਦੀ ਇੱਕ ਗੱਲ ਠੀਕ ਲੱਗੀ ਕੰਬਕਤ ਸ਼ਰਾਬੀ ਨੂੰ ਸਿਆਣਾ ਜਾਣ ਜਮੀਨ ਨਾਂ ਨਾਂ ਲਵਾ ਦਿੱਤੀ ਸੀ ਪਰ ਪਹਿਲਾਂ ਹੀ ਵੇਚ ਦਿੱਤੀ ਕੱਡਿਆ ਦੇ ਕੱਡਿਆ ਦੇ ਭਾਅ ਇਹ ਵੀ ਨੂੰਹ ਨੇ ਵਿਦੇਸ test ਪਾਸ ਕੀਤੇ, ਵੀਜ਼ਾ ਆਇਆ ਘਰ ਚ ਰਹਿੰਦਾ ਪੈਸਾ ਵਿਦੇਸ ਜਾਣ ਦਿੱਤਾ ਪਰ ਦੋ ਪੱਤਿਆਂ ਦੇ ਮੇਰੇ ਛੋਟੇ ਮੁੰਡੇ ਜੱਸੀ ਸਮੇਤ ਕਨੇਡਾ ਜਾ ਵਸੇ, ਵਧੀਆ ਰਹਿੰਦੇ ਤੇ ਰਹਿੰਦੇ ਚੰਗਾ ਖਾਂਦੇ, ਉੱਥੇ ਨੂੰਹ ਦਾ phone ਆਇਆ ਕਿ ਕਿ ਕਰਦਾ ਸੀ, ਅਕਸਰ ਇੱਥੇ ਹੋਰ ਨਸ਼ੇ ਤੇ ਨਹੀਂ ਮਿਲਦੇ ਪਰ ਸ਼ਾਰਾਬ ਦਾ ਖਹਿੜਾ ਨਹੀਂ ਸੀ ਛੱਡਦੇ ਕੰਮ ਵੀ ਏਸ ਨੇ ਛੱਡ ਦਿੱਤਾ, ਕੁੱਟ ਮਾਰਨ ਵੀ ਲੱਗ ਪਿਆ ਬਸ ਸ਼ਾਰਾਬ ਚ ਰੁੜ ਮਰ ਗਿਆ, ਵਿਦੇਸ ਨਾਲ ਜੱਸੀ ਵੀ ਭੂਆ ਏ ਏਡਾ ਜੇਰਾ ਲਈ ਬੈਠੀ ਏ ਤੂੰ ਦੁੱਖਾਂ ਦਾ ਪਾਹਾੜ ਟੁੱਟਿਆ ਤੇਰੇ ਤੇ ਪੁੱਤ ਇਹ ਤਾਂ ਕੁੱਝ ਵੀ ਨਹੀਂ ਆਹ ਆਹ ਅੱਗੇ ਸੁਣ ਆ ਤੀਜੇ ਮੁੰਡੇ ਮਨਜੀਤ ਕੋਲ ਰਹਿੰਦੀ ਆ ਲੱਗਾ ਸੀ ਠੇਕੇ ਤੇ, ਮੇਰਿਆਂ ਤੋਂ ਵਿੱਛੜਿਆ ਮਾੜਾ ਨਿੱਕਲਦਾ ਏ, ਇਹ ਤੀਜੀ ਬੀਵੀ ਤੀਜੀ ਬੀਵੀ ਨੇ ਠੋਰੀ ਠੱਗੀ ਨਾਲ ਪੈਸਾ ਕਮਾਉਣ ਲੱਗ ਪਿਆ ਵੱਡੇ ਘਰੋਂ ਬਾਹਰ ਰਹਿਣ ਲੱਗ ਗਏ ਤੇ ਧੇਲਾ ਵੀ ਨਾ ਦੇਣਾ ਸੀ ਉਨਾਂ ਨੇ ਨੂੰਹ ਆਪਣੇ ਤਨਖਾਹ ਚੋਂ ਸਰਦਾ ਸਾਰਦੀ ਸੀ ਆਹ ਹੁਣ ਪਤਾ ਲੱਗਾ ਕਿ ਮਨਜੀਤ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਮਹਿਕਮੇ ਨੇ ਅੱਗੇ ਅੱਗੇ ਸ਼ਾਰਾਬ ਤੋਂ ਵੱਧਦਾ ਸਮੈਕ ਤੇ ਲੱਗਾ ਹੈ ਬਾਹਰ ਦੇ ਬਾਹਰ ਦਿਆਂ ਯਾ ਯਾਰਾਂ ਤੇ ਭੈੜੇ ਸਵਾਦਾਂ ਚ ਕਈ ਮਹੀਨਿਆਂ ਤੋਂ ਘਰੋਂ ਬੇ-ਘਰ ਵੀ ਹੋ ਗਏ।